ਜੀਦੀ ਵਰਦੀ ਤੇ ਕੋਈ ਬੈਚ ਨਹੀਂ ਹੁੰਦਾ ਹੈ ਜਿਸਦਾ ਪੁਲਿਸ ਦੀ ਖਾਕੀ ਵਿੱਚ ਹੈ, ਪੁਲਿਸ ਕੋਲ ਸਬਤੋ ਛੋਟਾ ਰੈਂਕ ਹੈ। ਸੀਨੀਅਰ ਪੁਲਿਸ ਕਾਂਸਟੇਬਲ ਸੀਨੀਅਰ ਪੁਲਿਸ ਭਾਵ ਐਚ. ਪੀ. ਸੀ. ਦਾ ਵੱਖਰਾ ਪੁਲਿਸ ਰੈਂਕ ਹੁੰਦਾ ਹੈ। ਇਹਨਾਂ ਦੀ ਵਰਦੀਆਂ ਕਾਲੀਆਂ ਪੱਟੀਆਂ ਤੇ ਦੋ ਨੀਲੀਆਂ ਧਾਰੀਆਂ ਜਾਂ ਚੌੜੇ ਬੈਡ ਤੇ ਦੋ ਲਾਲ ਪੱਟਿਆਂ ਨਾਲ ਢਕੀਆਂ ਹੁੰਦੀਆਂ ਹਨ। ਇਸ ਤੋਂ ਬਾਹਰ ਇਕ ਹੰਡ ਕਾਂਸਟੇਬਲ ਹੁੰਦਾ ਹੈ ਜਿਸਦੇ ਪੁਲਿਸ ਰੈਂਕ ਇਸਤੋਂ ਉੱਪਰ ਹੈ ਇਸਲਈ ਦੀ ਵਰਦੀ ਤੇ ਇਕ ਕਾਲੇ ਰੰਗ ਦੀ ਪੱਟੀ ਤੇ ਜਾਂ ਲਾਲ ਰੰਗ ਦੇ ਤਿੰਨ ਢੱਬੇ ਹੁੰਦੇ ਹੈ। ਬਾਕੀ ਦੀ ਜਾਣਕਾਰੀ ਮੈਂ ਅੱਗੇ ਦਿਆਂਗੀ। ਬਾਕੀ ਤੁਹਾਨੂੰ ਸਬਨੁ ਸਤਿ ਸ਼੍ਰੀ ਅਕਾਲ ਜੀ। ਜੀਓੰਦੇ ਵਸਦੇ ਰਹੋ ਸ਼ੁਕਰ ਅਦਾ। ਸਤਿ ਸ਼੍ਰੀ ਅਕਾਲ ਵਾਹਿਗੁਰੂ ਵਾਹਿਗੁਰੂ। ਪੰਜਾਬ ਪੁਲਿਸ ਵਿੱਚ ਸਬਤੋਂ ਉੱਚਾ ਰੈੰਕ ਕਿਹਦਾ ਹੈ ਕਿਹੜੇ ਸ਼ਹਿਰਾਂ ਵਿੱਚ ਪੁਲਿਸ ਕੰਮਿਸ੍ਟਰ ਹੁੰਦੇ ਹਨ ਲੁਧਿਆਣਾ ਵਿੱਚ ਵੀ ਹੋ ਸਕਦੇ ਹਨ ਜਲੰਧਰ ਵਿੱਚ ਵੀ ਹੋ ਸਕਦੇ ਹਨ ਅਮ੍ਰਿਤਸਰ ਵਿੱਚ ਵੀ ਹੋ ਸਕਦੇ ਨੇ। ਇਸ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ ਹੈ।

ਇਹਨਾਂ ਵਿੱਚ ਕਿਹੜਾ ਜ਼ਿਲਾ ਪਾਲਿਆਸ ਵਿੱਚ ਆਉਂਦਾ ਹੈ ਪਟਿਆਲਾ ਜੋਨ ਫਿਰੋਜ਼ਪੁਰ ਜੋਨ

ਹਾਂ ਬਾਈ ਕੋਈ ਯਾਰ ਚੱਕਰ ਤੇ ਨਹੀਂ ਹੇਗਾ ਯਾਰ ਮੇਰੇ ਕੋਲੇ ਇਕ ਇਕ save ਹੋਈ ਆ ਇਕ ਹੋਈ ਨੀ ਨਾ ਨਾ ਕੋਈ ਚੱਕਰ ਨਹੀਂ ਮੇਰੇ ਕੋਲ save ਹੋ ਰਹੀਆਂ ਨੇ ਦੋ ਹੋ ਰਹੀਆਂ ਮੇਰੇ ਕੋਲੇ ਮਤਲਬ ਤੀਜੀ ਤੇਰੇ ਕੋਲੇ ਚਲੀ ਜਾਂਦੀ ਆ ਪਹਿਲਾਂ ਦੋ save ਹੋਗੀਆਂ

ਨਾਲ ਦੀ ਨਾਲ ਹੋ ਜਾਂਦੀ ਆ

ਠੀਕ ਆ ਇਕ ਇਕ ਆਪਾ ਹੋਰ ਕਰਾਂਗੇ ਠੀਕ ਆ ਫੇਰ ਮੈਂ ਸਾਡੇ ਸੱਤ ਬਜੇ ਤੋਂ ਬਾਅਦ ਕਰੂੰਗਾ ਠੀਕ ਆ

ਤਿੰਨ ਰਹਿਣੀਆਂ ਤਿੰਨ ਫੇਰ ਆਪਾਂ ਸਾਡੇ ਸੱਤ ਵਜੇ ਵਜੇ ਤੋਂ ਲੈਕੇ ਅੱਠ ਵਜੇ ਤਕ ਕਰਦਾਂਗੇ

ਕਿਉਂਕਿ ਉਹ match ਲਗਦਾ ਨਾ ਫੇਰ ਤੈਨੂੰ ਪਤਾ ਤਾ ਹੇਗਾ

ਹਾਂ ਹਾਂ ਇਹਨੇ ਤੂੰ ਖੋਲ ਲੀ ਹਾਂ phone ਫੜਾਕੇ ਤੈਨੂੰ ਤੇਰੇ ਲਈ ਤੋਂ ਪਹਿਲੀ ਬਾਰ send ਕਰਨ ਤੇ ਦੋ phone ਆਏ ਸੀ ਦੋਨੇਂ ਪਾਣੀ ਚ ਡਿਗੇ ਨੇ

ਬਸ ਮੈਂ ਆਪਾ ਐ ਲਾ ਲਾ ਬਈ ਸੱਤ ਵੱਜ ਕੇ ਦੱਸ ਬਾਰਾਂ minute ਤੱਕ ਇਹ ਬੰਦ ਕਾਰਦਾਂਗੇ ਬਸ ਆਪਾ ਬਸ ਠੀਕ ਹੈ ਫੇਰ ਤਾਂ ਉਹ ਕੋਈ ਬਾਲੀ ਦੂਰ ਆ ਹਾਂ ਬੀ ਚਾਰ ਚਾਰ ਹੋ ਜਾਣਗੀਆਂ ਤਿੰਨ ਰਹਿ ਜਾਣਗੀਆਂ ਤਿੰਨ ਆਪਾ ਫੇਰ ਕਰ ਦਾਂਗੇ ਸਾਡੇ ਅੱਠ ਤੋਂ ਬਾਅਦ ਮੈਂ ਫੇਰ ਲਾ ਲੂੰਗਾ ਫੇਰ ਹੀ ਰੋਟੀ ਖਾਵਾਂਗੇ ਨਹੀਂ ਫੇਰ ਜੇ ਤੂੰ ਅੱਠ ਵਜੇ ਲਾਲੇ ਰੋਟੀ ਰੂਟੀ ਖਾਕੇ free ਹੋਕੇ ਨਹੀਂ ਨਹੀਂ ਵੀਰ ਆਂਏ ਨਹੀਂ ਆਂਏ ਹੈ ਨਾ ਬੀ ਆਪਾ ਛੇਤੀ ਛੇਤੀ ਨਬੇੜ ਦੀਏ ਅੱਠ ਵਜੇ ਤੋਂ ਪਹਿਲਾਂ ਤਾਂ ਕਰਕੇ ਕਹਿਣਾ ਮੈਂ ਤੈਨੂੰ ਕਾਰਨ ਬਈ ਜਰੂਰੀ ਹੈ ਬਈ ਅੱਠ ਵਜੇ ਤੋਂ ਪਹਿਲਾਂ ਪਹਿਲਾਂ ਨਬੇੜਨਾ ਕੋਈ ਨੀ ਇਕ ਅੱਧੀ ਇਕ ਦੋ ਕਰ ਲਾਂਗੇ ਫੇਰ ਵੀਹ minute ਚ ਦੋ ਕਰ ਲਾਂਗੇ ਜਿਹੜੀ ਦਸ ਰਹਿ ਜਾਉਗੀ ਉਹ ਫੇਰ ਬਾਅਦ ਚ ਕਰ ਲਾਂਗੇ ਦੱਸ ਵਜੇ ਤੋਂ ਬਾਅਦ ਚੱਲ ਦੇਖ ਲਾਂਗੇ time ਆਉਣ ਦੇ ਫਿਰ ਉਦੋਂ ਸਮੇਂ ਦੇ ਹਿਸਾਬ ਨਾਲ ਵੇਖਾਂਗੇ ਕਰਾਂਗੇ ਖੁਸ਼ੀ ਨੂੰ ਪੁੱਛ ਲਾਂਗੇ ਓਏ ਖੁਸ਼ੀ ਨਾਲ ਕਰ ਲਾਂਗੇ ਸੱਚ

ਵੇਖ ਲੀ ਕੋਈ ਚੱਕਰ ਨੀ ਆਹ ਕਿਵੇਂ ਤੁਸੀਂ ਮੈਨੂੰ ਦਿਉਗੇ ਬਈ ਉਹ ਤੋਂ ਅੱਗੇ ਮੈਂ ਕਰਨੀਆਂ ਨੇ ID ਯਾਰ

ਮੈਂ ਤੈਨੂੰ ਇਹ ਕਹਿਣਾ ਬਈ ਤੂੰ ਤੂੰ ਤੇ ਤੂੰ ਤੇ ਇਹ ਕਰ ਲਿਓ ਮੈਂ ਕਰਲੂੰਗਾ ਓਹਦੇ ਨਾਲ ਖੁਸ਼ੀ ਨਾਲ ਜਿਵੇਂ ਮਰਜੀ ਕਰਲੀ ਕੋਈ ਚੱਕਰ ਨੀ ਉਹ ਤਾ ਤਿੰਨ ਅੜੀਏ ਆਪਾ ਪੂਰੀਆਂ ਕਰਦਾਂਗੇ ਆਪਾ ਦੱਸ ਵਜੇ ਤਕ ਕਾਰਦਾਂਗੇ ਆਪਾ ਦੋ ਤਿੰਨ ਜਣੇ ਲੱਗ ਕੇ ਨਾ ਆਪਾ ਇਕੱਠੇ ਹੋਕੇ minute ਮਾਰਾਂਗੇ ਆਪਾ ਬਈ ਘੰਟੇ ਵਿਚ ਦੋ ਹੋਣਗੀਆਂ ਯਾਰ ਐ ਲਾ ਲਾ ਤੂੰ ਕਿਥੇ ਦੋ ਘੰਟੇ ਚ ਦੋ ਹੋਣਗੀਆਂ ਕਿਥੇ ਘੰਟੇ ਚ ਦੋ ਹੋਣਗੀਆਂ ਇਕ ਅੱਧੀ ਖੁਸ਼ੀ ਨਾਲ ਦਾ ਵੀ ਕਰਾਦੀ ਕੋਈ ਨਾ ਹਾਂ ਹਾਂ ਕੋਈ ਨੀ ਦੇਖਦਾ ਮੈਂ ਜਾ ਐਵੇਂ ਕਰਦਾ ਮੈਂ ਤੈਨੂੰ ਉਹ ਕੁੜੀ ਦਾ number ਦੇ ਦਿਨਾ ਕਿਰਨ ਦਾ ਕੋਈ ਚੱਕਰ ਨੀ ਮੈਨੂੰ ਕੋਈਂ ਚੱਕਰ ਨੀ ਉਹ ਮੇਰੀ ਗੱਲ ਸੁਨ

ਇਕ ਤਾ ਇਹ ਪੰਗਾ ਇਹ ਇਕ ਤਾ ਇਹ ਜਿਹੜੀ call ਹੁੰਦੀ ਆ ਇਹ hands-free ਤੇ ਹੁੰਦੀ ਹੈ ਤੈਨੂੰ ਪਤਾ ਤਾ ਹੈਗਾ

ਇਹ ਥੋੜੀ ਦਿੱਕਤ ਹੈ ਉਹਨਾਂ ਨੂੰ ਤੈਨੂੰ ਪਤਾ ਤਾ ਹੈਗਾ airpods ਆਪਾ ਲਾ ਨਹੀਂ ਸਕਦੇ ਨਾ ਲਾ airpods ਲਾ ਸਕਦੇ ਨਾ ਨਾ headphone ਲਾ ਸਕਦੇ ਹਾ ਕੋਈ ਚੱਕਰ ਨਹੀਂ ਮੈਨੂੰ ਤਾ ਕਿ ਚੱਕਰ ਹੈ ਪਰ ਜਿਵੇਂ ਤੈਨੂੰ ਸਹੀ ਲੱਗਦਾ ਮੈਂ ਤੈਨੂੰ ਪਹਿਲਾਂ ਕਹੀ ਜਾਂਦਾ ਨਹੀਂ ਨਹੀਂ ਚੱਕਰ ਦੀ ਕਿ ਗੱਲ ਹੈ ਉਞ ਸਮਝਾ ਰਿਹਾ ਹੈ ਮੈਂ ਤੈਨੂੰ ਹਾਂ ਸਮਝ ਹੀ ਰਹੇ ਬਈ

ਅਸੀਂ ਵੀ ਸਮਝ ਹੀ ਰਹੇ ਹਾ ਮੈਂ ਹਾ ਜਿਵੇਂ ਕਹਿੰਦੇ ਤੁਹੀ ਜਿਵੇ ਤੁਹਾਨੂੰ ਸਹੀ ਲੱਗਦਾ ਠੀਕ ਆ

ਹਾਂ ਇਹ ਤਾ ਗੱਲ ਹੈ ਮੈਨੂੰ ਸੌਖਾ ਹੋਜੂਗਾ ਫੇਰ ਤੂੰ ਤੂੰ ਲਗ ਜਾਏਗਾ ਭਾਣਜੇ ਨਾਲ ਮੈਂ ਲੱਗ ਜੂ ਓਹਦੇ ਨਾਲ ਭਾਣਜੇ ਨੂੰ number ਦੇਂਦੀ ਮੇਰਾ number ਦੇਂਦੀ ਓਹਨੂੰ

number ਦੇਣ ਨੂੰ ਕਿ ਹੈ ਉਹ ਇਥੇ ਹੀ ਬਿਠਾ ਲੂ ਆਪਦੇ ਕੋਲੇ ਘਰੇ ਯਾਰ ਓਥੇ ਘਰੇ ਤਾ ਰੋਲਾ ਜਾ ਪੈਣਾ ਇਹਨੇ

ਉਧਰ ਬੈਠਾ ਲੂ ਓਹਨੂੰ shed ਥਲੇ ਸਾਡੇ shed ਨੀ ਹੈਗਾ ਓਧਰ ਪਰਲੇ ਪਾਸੇ ਜਿਥੇ ਆਪਾ ਬੈਠੇ ਸੀ ਕੱਠੇ ਓਥੇ ਬੈਠਾ ਦੂਗਾ ਉਹਨੂੰ ਮੈਂ ਬਈ ਲਗਿਆ ਰਹਿ

ਬਈ ਸਾਰੀ ਸੱਤਰ minute ਦੀ ਗੱਲ ਹੈਗੀ ਸਾਰੀ ਅੱਛਾ ਉਹ ਸਤਰ minute ਮੇਰੇ ਨਾਲ ਗੱਲ ਕਰੂਗਾ ਉਹ ਬੀ ਮਾੜੀ ਜੀ ਭਕਾਈ ਮਾਰੀ ਹੈ ਸੱਤਰ minute ਕਿੰਨੇ ਕਿ ਹੁੰਦੇ ਨੇ ਯਾਰਾ ਆਹ ਜਿਹੜਾ ਆਪਾ ਆਪਾ ਵੀਹ minute ਤਾ ਪੂਰੇ ਵੀ ਕਰਤੇ ਪੱਚੀ minute ਪੂਰੇ ਹੋਣ ਆਲੇ ਹੈ ਆਪਣੇ ਰਾਤ ਨੂੰ ਕਰਨੇ ਹਾ ਹਾਂ ਕਰ ਦਵਾਂਗੇ ਆਪਾ ਦਹ ਗਿਆਰਾਹ ਤੋਂ ਪਹਿਲਾਂ ਪਹਿਲਾਂ ਇਹਨਾਂ ਮੈਨੂੰ ਯਕੀਨ ਹੈਗਾ

ਉਹ ਕਰ ਤਾ ਆਪਾ ਦੁਪਹਿਰੇ ਵੀ ਦਿੰਦੇ ਉਹ ਬਸ ਉਹ ਉਹ ਸੁਖਬੀਰ ਕਰਕੇ ਹੋ ਗਿਆ ਯਾਰਾ ਤੂੰ ਮੈਨੂੰ phone ਹੀ ਨਹੀਂ ਲਾਇਆ ਹੈਗਾ ਮੈਂ ਸੱਤ ਮੇਰੇ ਕੋਲੇ ਦਪੁਹਿਰੇ ਕੋਈ ਨਹੀਂ ਆਉਂਦਾ ਹੈਗਾ

ਪਰ ਤੈਨੂੰ ਮੇਰਾ ਤਾ ਪਤਾ ਸੀ ਨਾ ਬਈ ਮੇਰੇ ਕੋਲ ਕੋਈ ਹੁੰਦਾ ਨੀ ਸਿਖਰ ਦੁਪਹਿਰੇ ਹਾਂ ਓਹੀ ਤਾ ਗੱਲ ਹੈ ਮੈਂ ਫੇਰ ਆਂਏ ਸੀ ਨਾ ਜੇ ਮੈਂ ਤੇਰੇ ਨਾਲ ਲਗ ਗਿਆ ਫੇਰ ਉਹ ਝੱਕੂ ਯਾਰ ਮੈਂ ਸੋਚ ਕੇ ਆਣਾ ਨਾ ਮੇਰਾ ਇਹ ਪੰਗਾ ਹੈ ਮੈਂ ਸੋਚ ਆਣਾ ਬਸ ਐ ਬਈ ਮੇਰੇ ਮੇਰੇ ਲਈ ਮੈਨੂੰ ਮੇਰੇ ਹਿਸਾਬ ਨਾਲ ਮੈਨੂੰ ਆਂਏ ਲਗਦਾ ਹੈ ਬਈ ਦੁਪਹਿਰ ਦਾ ਸਮਾਂ ਵਧੀਆ ਕੋਈ ਨੀ ਜੇ ਕੱਲ ਹੋਰ ਆਈਡੀਆਂ ਦਿਤੀਆਂ ਯਾਰਾ ਜੇ ਕੱਲ ਹੋਰ ਆਈਡੀਆਂ ਦਿਤੀਆਂ ਮੈਂ ਆਪਾਂ ਕਰ ਦਵਾਂਗੇ

ਅਹ ਘੱਟੋ ਘੱਟ ਚਾਰ ਵਜੇ ਤੱਕ ਕਿਤੇ ਨੀ ਜਾਣਾ ਹੁੰਦਾ ਆਪਾ ਘਰੇ ਹੀ ਹੁੰਦੇ ਹਾਂ ਹਾਂ ਉਹ ਤਾ ਠੀਕ ਆ ਮੈਂ ਤਾ ਆਏਂ ਕਹਿਣਾ ਆ ਬਈ ਚੱਲ ਓਹਦੇ ਕਰਕੇ ਹੋ ਗਿਆ late ਅੱਜ ਕੰਮ ਨਹੀਂ ਤਾ ਕਿਥੇ ਨਹੀਂ ਤਾਂ ਆਪਾ ਆਹ ਕਦੋ ਵੀ ਨਬੇੜ ਦਿੰਦੇ ਜਿਹੜੀ ਹੁਣ ਕਰੀ ਜਾਣੇ ਆ

ਨਾ ਨਾ ਉਹ ਤਾ ਫੋਨ hang ਹੋਜੂ ਯਾਰ ਕੋਈ ਨਾ normally phone ਤੇ ਗੱਲ ਹੋਉਗੀ ਆਮ ਸਿੱਧਾ ਹੀ simple phone ਤੇ ਫਿਰ ਆਪਾ ਲਾਵਾਂਗੇ ਨਹੀਂ phone ram ਵਧੀਆ ਹੋਵੇ phone ਦੀ ਫੇਰ ਹੀ ਚੱਕੁ software ਨੂੰ ਉਹ ਹਾਂ ਆਹ ਵੀ ਗੱਲ ਆ airpods ਵਾਲੇ phone ਵਧੀਆ ਉਹ ਦਾ ਤੇ daddy ਦਾ oppo ਪਤਾ ਨਹੀਂ ਕਿਹੜਾ ਯਾਰ ਵਧੀਆ phone ਆ ਵੱਡਾ phone ਆ ਇਕ ਸੋ ਅਠਾਈ gram ਹੋਉਗੀ ਨਾਲ ਓਹਦੀ ਯਾਰ

ਐ ਤਾਂ ਫੇਰ iphone ਵੀ ਆ iphone ਤੇ ਭੀ ਕਰ ਸਕਦਾ ਹੈ ਉਹ ਹਾਂ ਓਹਨੂੰ ਕਾਹਨੂੰ ਲਾਣਾ ਓਹਦੇ ਨਾਲ ਨਾ ਲਾਉਂਦਾ ਨਹੀਂ ਮੈਂ ਤਾ ਆਪ ਵੈਸੇ ਹੀ ਗੱਲ ਕਰਦਾ

ਕਿੰਨੀ ਆਈਡੀਆਂ ਨੀ ਦੋ ਕੁ ਤਿੰਨ

ਕਿੰਨੀਆ ਆਈਡੀਆਂ ਲਿੱਤੀਆ ਨੇ ਕਿ ਕਿੰਨੇ ਕਿੰਨੇ time ਗੱਲ ਕਰਨ ਨੂੰ ਬਸ ਤਿੰਨ ਆਈਡੀਆਂ ਨੈਗੀਆਂ ਤਿੰਨ ਆਈਡੀਆਂ ਇਕ id ਸੱਤਰ minute ਦੀ ਹੈਗੀ ਦੇਖ ਲਾ ਦੋ ਸੋ ਦਸ minute ਹੋਗੇ ਜੇ ਆਪਾ ਦੋ ਦੋ ਲਗਦੇ ਆ ਬੰਦੇ ਫੇਰ ਤਾਂ ਕੀ ਆਊਗਾ ਫੇਰ ਤਾ ਘਾਟੇ ਚ ਮਰਾਂਗੇ ਘਾਟੇ ਚ ਮਰਾਂਗੇ ਦੋਨੇ ਹਾਂ ਹਾਂ ਏਨੇ ਹੋ ਜਾਣਗੇ

ਆਪਾ ਛੇਤੀ ਕਰ ਰਹੇ ਹੈ ਹੁਣ ਆਪਾ ਆਪਾ ਸੁਖਬੀਰ ਭੈਣ ਤੋਂ ਵੀ ਵੱਧ ਪਹਿਲਾਂ ਕਰ ਰਿਹਾ ਹੈ ਮੈਂ ਉਹ ਤਾ ਬਾਲਾ late ਕਰਦੀ ਸੀ ਅੱਛਾ

ਮੈਂ ਵੀ ਪੂਰੀ ਕਰਾ ਤੀ ਇਕ ਜੇ ਕੋਈ ਹੋਰ ਹੁੰਦਾ ਨਾ ਉਹ ਪੂਰੀ ਨਹੀਂ ਹੁੰਦੀ ਸੀ ਓਹਦੀ

ਸੋ ਦੋ ਸੋ ਮੈਂ send ਕਰਾ ਲੂੰ ਉਹ ਤੋ ਮੈਂ ਤੇ ਹਾਂ ਖਾਣ ਪੀਣ ਜੋਗਾ ਮੈਂਹ party ਕਰ ਲਾਂਗੇ ਐ ਲੈਣਾ ਐ ਕਹਿ ਕੇ ਲੈਣਾ ਪਊਗਾ ਕੱਲ ਨੂੰ ਕੱਲ ਨੂੰ ਮਿਲਣਾ ਜਰੂਰੀ ਐ ਕਰੁ ਮੈਂ ਮੈਂ ਕਰੁ ਤਾਂ ਹੀ gate ਵੀ ਬੰਦ ਕਰਤਾ ਸੀ ਗਾਹਕ ਆਉਂਦਾ ਰਹਿੰਦਾ ਨਾ ਫੇਰ ਬੋਲਦਾ ਕੋਈ ਨਾ ਕੋਈਂ ਆਕੇ

ਹਾਂ ਕਰ ਦਾਂਗੇ send ਓਹਨੂੰ ਕੋਈ ਚੱਕਰ ਨੀ ਹੈਗਾ

ਹਾਂ

ਆਹ ਵਿੱਚ ਪਤਾ ਨਹੀਂ ਕਿਹੜਾ call ਕਰੀ ਜਾਂਦਾ ਆ whatsapp ਤੇ ਮੈਨੂੰ ਯਾਰ ਮੈਂ ਭੀ ਭੁੱਲ ਗਿਆ sim ਬੰਦ ਕਰਦਾਂ ਓਏ whatsapp ਤੇ call ਆਈ ਜਾਂਦੀ ਹੈ ਕਿਸੇ ਦੀ ਮੈਨੂੰ ਪਤਾ ਨਹੀਂ ਕਿਹਦੀ

ਚੱਲ ਵੀ ਲਗਣਾ ਕੰਮ ਹੁਣ ਤਾ ਹਾਂ ਲਗਣਾ ਇਕ ਇਕ ਹੋਰ ਕਰਾਂਗੇ ਆਪਾ ਬਸ ਫਿਰ ਦੇਖਦੇ ਹਾਂ ਹਾਂ ਹਾਂ ਕੋਈ ਨਾ ਕੋਈ ਨਾ ਕੋਈ ਚੱਕਰ ਨੀ ਆਹੋ ਗਿਆਨੀ ਨੂੰ ਲਾ ਲੈਣੇ ਆਪਾ ਵਿੱਚ ਗਿਆਨੀ ਨੂੰ ਗਿਆਨੀ ਘਟ ਬੋਲਦਾ ਹਨਾ light ਆ ਗੀ ਕਰਨ ਮੈਨੂੰ ਤਾ ਲਗਦਾ ਨੀ ਬਈ ਆਗੀ ਯਾਰ ਅੱਛਾ ਕੁਛ ਨਹੀਂ ਆਇਆ ਯਾਰ ਹੋਰ ਕੁਛ ਨਹੀਂ ਆਇਆ ਬਾਈ ਕੁਛ ਨਹੀਂ ਆਇਆ ਹਜੇ ਤਕ light ਹੀ ਨਹੀਂ ਆਉਂਦੀ ਨਹੀਂ ਸੱਤ ਵੱਜਗੇ ਯਾਰ

ਆਪਾ ਸਾਡੇ ਕ ਛੇ ਵਜੇ ਲਗੇ ਸੀ ਨਾ

ਤੀਹ ਮਿੰਟ ਹੋ ਗਏ ਤਿੰਨ ਹੋਈਆਂ ਨੇ

ਹਾਂ ਲੈ ਹੋ ਗਈ ਬਈ ਪੂਰੀ ਬਸ ਏਧਰੋਂ phone cut ਦੀਏ ਕਿ ਚਲਣ ਦੇ

ਇਹ ਇਹ ਆਹੋ ਕਰੀ ਹੋਈ ਹੈ ਅੱਛਾ ਅੱਛਾ

ਹਨ ਕਿ ਕਰਨ ਡੀਆਂ ਕੁਜ ਨੀ ਬਸ ਵੇਹਲੇ ਬੈਠੀ ਆ ਹੋਰ ਘਰਦੇ ਠੀਕ ਆ ਹਮ ਬਸ ਏ ਕਾਲਜ ਹੋ ਆਯਾ ਆ ਆਹੋ ਹੋ ਆਯਾ ਮੈਂ ਵੀ ਕੋਲਗੋ ਹੁਣੇ ਆਯਾ ਭਰਾ

ਨਿਸ਼ਾ ਵੀ ਠੀਕ ਆ ਕਲਾ ਬਦਮਾਸ਼ ਪੈਗਿਆ ਹੈ ਉਹ ਵੀ

ਬਦਮਾਸ਼ੀ ਪੂਰੀ ਕਰਦਾ ਪਿਆ ਉਹ ਵੀ ਬਦਮਾਸ਼ ਬਾਨਾਂ ਡਾ ਕੇ ਉਹ ਹੁਣ ਆਹ ਵੀ ਨਾਲੇ ਭੇਨਚੋ ਆਹੋ ਉਹ ਵੀ ਨਾਲੇ ਹੁੰਦਾ ਆ

ਲੈ ਲੈਣ ਦੇ ਸਵਾਦ ਓਹਨੂੰ ਆਹ ਕੋ ਸ਼ਿੱਤਰ ਵਾਜ ਗਏ ਚੱਜ ਦੇ ਚੀਜ ਸਿਖੁ

ਉਹ ਜਿਹੜੇ ਪੈ ਗਿਆ ਟੇਂਸ਼ਨ ਓਹਨੂੰ

hello Hello hello ਹਾਂ ਹਾਂ

ਕਿ ਓਹੀ